ਹਮ ਹਾਂ ਯਾਰ ਲੋਕੀ ਬੜਾ ਕੁਛ ਕਹਿੰਦੇ ਨੇ ਮੈਂ ਦੇਖਿਆ ਮੈਂ ਕਹਿੰਦੀ ਸੀ ਨਾ ਮੇਰੇ ਵਾਲ ਬੜੇ ਝੜਦੇ ਆ ਹਨਾ ਨਾਲ ਵਾਲੇ ਆਂਟੀ ਕਹਿੰਦੇ ਕੇਸ਼ ਕਿੰਗ ਲਗਾਇਆ ਕਰ ਦੂਜੀ ਕਹਿੰਦੀ ਅਹ ਪਤਾ ਨੀ ਉਹ ਜਿਹੜਾ ਪਤਾ ਨੀ ਕਿਹੜੇ ਕਿਹੜੇ ਤੇ ਜਿਹੜੇ ਆਉਂਦੇ ਨੇ ਤੇਲ ਇੱਕ ਕੇਸ਼ ਕਿੰਗ ਹੋ ਗਿਆ ਇੱਕ ਹੋਰ ਦੱਸ ਰਹੇ ਸੀ ਸ਼ੀਸ਼ਾ ਹਨਾ ਕਹਿੰਦੇ ਉਹ ਲਗਾਇਆ ਕਰ ਹਨਾ ਪਰ ਪਰ ਮੇਰਾ ਦਿਲ ਨੀ ਕਰਦਾ ਹੈਗਾ ਕੁੱਝ ਵੀ ਲਗਾਉਣ ਨੂੰ ਤੈਨੂੰ ਪਤਾ ਹੀ ਆ।

ਹਾਂ ਇਹ ਵੀ ਗੱਲ ਹੈਗੀ ਹੈ ਲੋਕੀ trimming ਬੜੀ ਮੈਂ ਅੱਜ ਕੱਲ੍ਹ ਦੇਖਿਆ ਹੈਗਾ ਹੈ ਕਿ ਤੈਨੂੰ ਪਤਾ ਹੀ ਹੈ ਪਹਿਲਾਂ ਕਿੰਨੇ ਕਿੰਨੇ ਲੰਬੇ ਵਾਲ ਹੁੰਦੇ ਸੀ ਲੋਕਾਂ ਦੇ ਹਨਾ ਹੁਣ ਮੈਂ ਦੇਖਿਆ ਹੈ ਹੀ ਨੀ ਹੁਣ ਤੇ ਬੜੇ rare ਜਿਹੇ ਲੋਕੀ ਹੋਣਗੇ ਜਿੰਨਾ ਦੇ ਲੰਬੇ ਵਾਲ ਹੋਣਗੇ ਜ਼ਿਆਦਾ ਤੇ cutting ਵਾਲੇ ਹੀ ਨਜ਼ਰ ਆਉਂਦੇ ਆ। ਹਮ ਹਮ ਪਰ ਯਾਰ ਜਿੱਦਾਂ ਸਰਦੀਆਂ ਆਂ ਠੀਕ ਹੈ ਤੇ ਸਰਦੀਆਂ ਦੇ ਵਿੱਚ ਆਪਾਂ ਜਦੋਂ shower ਲੈਂਦੇ ਹਾਂ ਤੇ ਫਿਰ ਆਪਾਂ ਤੇ ਗਰਮ ਪਾਣੀ ਨਾਲ ਹੀ ਧੋ ਲੈਂਦੇ ਹੈਗੇ ਹਾਂ geyser ਦੇ ਪਾਣੀ ਨਾਲ ਹੀ

ਹਾਂ ਯਾਰ ਇਹ ਗੱਲ ਹੈ ਆ। ਮੈਂ ਦੇਖਿਆ ਨਾ ਵਾਲਾਂ 'ਚ ਲੋਕਾਂ ਨੇ colour ਹੀ ਬੜੇ ਕਰਵਾ ਲਏ ਦੇ ਆ ਹਨਾ ਮੈਂ mostly ਦੇਖਿਆ ਸਾਰੇ ਲੋਕੀ ਪਤਾ ਨੀ colour ਦਾ craze ਹੋ ਗਿਆ, ਜਿਹੜੇ ਉਹ highlight ਜਿਹੇ ਕਰਵਾਉਂਦੇ ਆ ਵਾਲ ਹਨਾ ਹਨਾ ਸਾਡੇ ਨਾਲ ਦੇ ਘਰ ਹੈਗੇ ਆ ਉਹਨਾਂ ਨੇ ਉਹਨਾਂ ਨੇ ਵੀ ਚਾਚੀ ਹੋਣਾ ਨੇ ਪਤਾ ਨੀ ਕਿਹਨਾਂ ਕਿਹਨਾਂ ਨੇ ਕਰਵਾ ਲਏ ਹੋਏ ਆ ਮੈਨੂੰ ਚੰਗੇ ਨੀ ਲੱਗਦੇ ਹੈਗੇ ਕਿਉਂਕਿ ਮੈਂ ਸੋਚਦੀ ਮਾਨਸੀ ਬਾਅਦ ਵਿੱਚ ਵਾਲ ਹਨਾ ਜਿੰਨਾਂ ਦੇ ਕਾਲੇ ਵੀ ਹੈਗੇ ਹੈ ਉਹ ਵੀ ਚਿੱਟੇ ਹੋਣ ਨੂੰ ਫਿਰਦੇ ਨੇ ਫਿਰ।

ਹਮ ਹਮ ਹਮ ਹਮ

ਹਮ ਹਮ ਹਮ ਹਮ ਹਮ ਹਮ ਹਮ ਹਮ ਠੀਕ ਹੈ ਪਰ ਯਾਰ ਮੈਂ ਤੇ fruit ਤੈਨੂੰ ਪਤਾ ਹੀ ਹੈ ਮੈਨੂੰ ਤੇ ਜ਼ਿਆਦਾ junk food ਖਾਣਾ ਪਸੰਦ ਹੈਗਾ ਤੈਨੂੰ ਪਤਾ ਮੰਮੀ ਤੇ ਮੈਨੂੰ ਕਹਿੰਦੇ ਰਹਿੰਦੇ ਹੈਗੇ ਆ ਹਨਾ fruit ਖਾਇਆ ਕਰ fruit ਖਾਇਆ ਕਰ ਮੇਰਾ ਮਨ ਹੀ ਨੀ ਕਰਦਾ ਹੈਗਾ ਖਾਣ ਨੂੰ।

ਹਮ ਹਮ ਹਾਂ ਵੈਸੇ ਇਹ ਤੇ ਗੱਲ ਹੈਗੀ ਹੈ ਕਿ ਜੋ ਆਪਾਂ ਖਾਂਦੇ ਪੀਂਦੇ ਹਾਂ ਹਨਾ ਉਹੀਓ ਸਾਡੀ skin ਤੇ glow ਜਿਹੜਾ ਆਉਂਦਾ ਹੈਗਾ ਉਸਦੀ ਵਜ੍ਹਾ ਨਾਲ ਆਉਂਦਾ ਸਾਡੀ diet ਤੇ must ਹੈਗੀ ਆ ਹਨਾ ਹਮ ਹਮ

ਹਮ ਠੀਕ ਹੈ ਆਹ ਤੇ ਗੱਲ ਸਹੀ ਹੈ।

ਹਮ ਹਾਂ ਕਹਿੰਦੇ ਆ ਕਿ ਮੈਂ ਪਹਿਲਾਂ ਪਹਿਲਾਂ ਪਤਾ ਕੀ ਕਰਦੀ ਹੁੰਦੀ ਸੀ ਮੈਂ ਗਿੱਲੇ ਗਿੱਲੇ ਵਾਲ ਨਾ ਏਦਾਂ ਜ਼ੋਰ ਜ਼ੋਰ ਦੀ ਕਿ ਪਹਿਲਾਂ ਆਪਾਂ ਕਰਦੇ ਹੁੰਦੇ ਸੀ ਉਦੋਂ ਫੰਡਦੇ ਸੀਗੇ ਹਨਾ, ਫਿਰ ਕੰਘੀ ਵੀ ਨਾਲੋ ਨਾਲ ਕਰ ਲੈਣੀ ਹਨਾ। ਤੇ ਮੈਨੂੰ ਨਾ parlour ਤੋਂ ਜਾ ਕੇ ਪਤਾ ਲੱਗਿਆ ਸੀਗਾ ਕਿ ਗਿੱਲੇ ਗਿੱਲੇ ਵਾਲਾ ਵਿੱਚ ਨਾ ਕਹਿੰਦੇ ਕੰਘੀ ਨੀ ਕਰਨੀ ਚਾਹੀਦੀ ਹੈਗੀ ਹਨਾ ਤੇ ਮੈਂ madam ਨੂੰ ਪੁੱਛਿਆ ਮੈਂ ਕਿਹਾ madam ਜੀ ਕਿਉਂ ਕਹਿੰਦੇ ਕਹਿੰਦੇ ਉਹਦੇ ਨਾਲ ਨਾ ਕਹਿੰਦੇ ਰੀਤੂ ਜ਼ਿਆਦਾ ਵਾਲ ਝੜਦੇ ਹੈਗੇ ਆ, ਮੈਨੂੰ ਕਹਿੰਦੇ ਤੂੰ ਕਹਿੰਦੀ ਆਂ ਨਾ ਮੇਰੇ ਵਾਲ ਪਤਲੇ ਪੈ ਗਏ ਆ ਹਨਾ ਕਿ ਮੇਰੇ ma'am ਵਾਲ ਬਹੁਤ ਝੜਦੇ ਹੈਗੇ ਨੇ, ਤਾਂ ਹੀ ਝੜਦੇ ਆ ਕਹਿੰਦੇ ਤੂੰ ਨਾ ਗਿੱਲੇ ਗਿੱਲੇ ਨੂੰ ਕਹਿੰਦੇ ਕੌਣ ਮਤਲਬ ਕਿ ਏਦਾਂ ਕਰਦਾ ਆ, ਕੌਣ ਫੰਡਦਾ ਕਹਿੰਦੀ ਵਾਲ ਏਦਾਂ ਹਨਾ ਤੇ ਕਹਿੰਦੀ ਕਿ ਜਦੋਂ ਵੀ ਮਤਲਬ ਕਿ towel ਦੇ ਨਾਲ ਪੋਚਣਾ ਹਲਕਾ ਹਲਕਾ ਪੋਚਣਾ ਆਂ ਫਿਰ ਕਹਿੰਦੀ ਗਿੱਲੇ ਗਿੱਲੇ ਵਾਹੁਣੇ ਵੀ ਨੀ ਹੈਗੇ ਫਿਰ ਤੈਨੂੰ ਮੈਨੂੰ ਤੇਲ ਲਾਉਣ ਦੇ ਤਰੀਕੇ ਵੀ ਦੱਸੇ ਸੀਗੇ ਕਿ ਕਿੱਦਾਂ ਲਾਉਂਦੇ ਆ ਜਿਹੜੇ ਲੋਕੀ ਸਾਨੂੰ ਤੇ ਮਾਨਸੀ ਪਤਾ ਨੀ ਹੈਗਾ ਕਿ ਜਿਹੜੇ ਲੋਕੀ hot oil treatment ਕਰਵਾਉਂਦੇ ਆ ਜਿਹੜਾ ਹਨਾ ਮਸਾਜ ਜਿਹੜੀ ਹੈਗੀ ਹੈ ਤੈਨੂੰ ਪਤਾ ਕਿੱਦਾਂ ਕਰਦੇ ਆ। ਹਾਂ ਮੈਂ ਤੈਨੂੰ ਦੱਸਦੀ ਹਾਂ ਕਿੱਦਾਂ ਪਤਾ ਕੀ ਗੱਲ ਆ parlour ਦੇ ਵਿੱਚ ਤਾਂ ਚੱਲ ਆਪਾਂ ਮਤਲਬ ਕਿ machine ਦੇ ਨਾਲ ਵੀ heat ਕਰਦੇ ਹਾਂ ਪਰ ਤੂੰ ਪਤਾ ਕਰ ਕੀ ਕਰਿਆ ਕਰ ਤੂੰ ਵੀ ਪਤਾ ਕੀ ਕਰਿਆ ਕਰ ਮੈਂ ਤੈਨੂੰ ਦੱਸਦੀ ਹਾਂ, ਤੂੰ ਏਦਾਂ ਨਾ oil ਪਾਇਆ ਕਰ, ਕਹਿੰਦੇ ਏਦਾਂ ਵੀ oil ਪਾ ਕੇ ਵੀ ਰੱਖੋ ਨਾ ਤੇ ਫਿਰ ਜਿਹੜੀ dust ਹੈ ਉਹ ਅੰਦਰ ਜਮ ਜਾਂਦੀ ਹੈ ਜਿਵੇਂ ਕਿ ਤੂੰ ਮੈਨੂੰ ਦੱਸਿਆ ਸੀਗਾ ਹਨਾ ਕਿ ਮਿੱਟੀ ਨਾਲ ਜਿਹੜੇ ਆ pollution ਨਾਲ ਜਿਹੜੇ ਵਾਲ damage ਹੁੰਦੇ ਆ ਹਨਾ, ਕਹਿੰਦੇ ਮੈਨੂੰ madam ਨੇ madam ਨੇ ਦੱਸਿਆ ਸੀਗਾ ਸਾਡੇ ਨਾ ਉਹ hairs ਦਾ ਉਹ ਲੱਗਿਆ ਹੋਇਆ ਸੀ ਅਹ hair day ma'am ਨੇ ਲਗਵਾਇਆ ਸੀਗਾ ਉਹਦੇ ਵਿੱਚ ਕਾਫ਼ੀ ਸਾਰੇ ਜਿਹੜੇ ਲੋਕੀ ਜਿਹੜੇ ਹੈ hair ਦੇ treatment ਕਰਵਾਉਣ ਆਏ ਸੀਗੇ ਜਿਵੇਂ ਕਿ ਆ ਫਿਰ ਜਿਹਨਾਂ ਨੇ straight ਕਰਵਾਉਣੇ ਸੀਗੇ rebonding ਕਰਵਾਉਣੀ ਸੀਗੀ ਤੇ ਸਾਡੇ hair master ਜਿਹੜੇ ਹੈਗੇ ਆ ਨਾ ਜਲੰਧਰ ਤੋਂ ਆਏ ਹੋ ਸੀਗੇ ਹਨਾ ਤੇ ਉਹ ਨਾ ਕਾਫ਼ੀ time ਤੋਂ ਜਿਹੜਾ ਆ experience ਹੈਗਾ ਤੇ ਉਹਨਾਂ ਨੇ ਬਾਹਰ ਕੰਮ ਕੀਤਾ ਹੋਇਆ ਤੇ ਉਹ ਦੱਸ ਰਹੇ ਸੀਗੇ ਕਹਿੰਦੇ ਤੂੰ ਪਤਾ ਕੀ ਕਰਿਆ ਕਰ ਮਾਨਸੀ ਤਾਂ oil ਲੈ ਕੇ ਨਾ ਜਦੋਂ ਵੀ ਸਿਰ ਧੌਣਾ ਹੋਵੇ ਠੀਕ ਹੈ, ਜਦੋਂ ਵੀ ਆਪਾਂ ਸਿਰ ਧੌਣਾ ਹੈ ਨਾ ਉਸ ਤੋਂ ਜਿੱਦਾਂ ਆਪਾਂ ਦੁਪਿਹਰੇ ਸਿਰ ਧੌਣਾ ਹੈ ਤੇ ਸਵੇਰ ਨੂੰ ਪਤਾ ਆਪਾਂ ਕੀ ਕਰਨਾ ਪਹਿਲਾਂ ਨਾ ਬਰੀਕ ਬਰੀਕ ਚੀਰ ਅਹ ਜਿਹੜੇ ਚੀਰ ਜਿਹੇ ਨਿਕਾਲ ਕੇ ਸੈਸੇ ਨਿਕਾਲ ਕੇ ਨਾ ਜਿੱਦਾਂ ਆਪਾਂ ਤੇਲ ਪਾਉਂਦੇ ਹਾਂ ਓਦਾਂ ਨਾ ਪਹਿਲਾਂ ਤੇਲ ਪਾ ਲੈਣਾ ਹੈ, ਫਿਰ ਜੇ ਤੇ ਘਰ ਸਾਡੇ ਕੋਲੇ machine ਜਿੱਦਾਂ ਹੈ ਨੀ ਹੈਗੀ ਹਨਾ ਮੈਨੂੰ ਪਤਾ ਤੇਰੇ ਕੋਲ ਵੀ ਨੀ ਹੋਊਗੀ ਠੀਕ ਹੈ ਤੇ ਫਿਰ ਯਾਰ ਉਹ ਕੀ ਕਰਨਾ ਹੈ ਕਿ towel ਲੈ ਕੇ ਨਾ towel ਨੂੰ ਨਾ ਅਹ ਗਰਮ ਪਾਣੀ ਦੇ ਵਿੱਚ dip ਕਰ ਲੈਣਾ, ਉਹਨੂੰ dip ਕਰਕੇ ਨਚੌੜ ਕੇ ਤੇ ਫਿਰ ਨਾ ਜਿਹੜਾ ਅਹ ਜਦੋਂ ਆਪਾਂ oil ਕਰਕੇ ਨਾ ਤੇ ਅੱਛੀ ਤਰ੍ਹਾਂ ਮਸਾਜ ਕਰ ਲੈਣੀ ਆਂ ਮਸਾਜ ਕਰਕੇ

ਠੀਕ ਹੈ ਉਹਨੂੰ ਜਦੋਂ ਤੱਕ ਠੰਢਾ ਨੀ ਨਾ ਹੋ ਜਾਂਦਾ ਉਹਨੂੰ ਸਿਰ ਤੇ ਬੰਨ੍ਹ ਰੱਖਣਾ ਆਂ ਜਦੋਂ ਉਹ ਠੰਢਾ ਹੋ ਜਾਊਗਾ ਫਿਰ towel ਜਿਹੜਾ ਨਿਕਾਲ ਲੈਣਾ ਉਹਦੇ ਨਾਲ ਪਤਾ ਕੀ ਹੋਊਗਾ ਕਿ ਜਿਹੜਾ extra oil ਜਿੰਨਾ ਸਾਡੀ ਜੜ੍ਹਾਂ ਨੂੰ ਚਾਹੀਦਾ ਨਾ ਤੇਲ ਠੀਕ ਹੈ ਓਨਾ ਓਨਾ ਉਹ ਤੇਰਾ obsorb ਕਰ ਲਏਗਾ ਫਿਰ ਜਿਹੜਾ extra oil ਹੈ ਨਾ ਉਹ ਸਾਰਾ towel ਦੇ ਨਾਲ ਲੱਗ ਕੇ ਉਹ ਬਾਹਰ ਆ ਜਾਊਗਾ ਉਹ ਨਿਕਲ ਜਾਏਗਾ ਸਾਫ਼ ਹੋ ਜਾਏਗਾ ਸਿਰਫ਼ ਜਿੰਨੀ ਜ਼ਰੂਰਤ ਹੈ ਓਨਾ ਹੀ ਸਾਡਾ ਜਿਹੜਾ oil ਹੈ ਉਹ absorb ਹੋਏਗਾ।

ਹਮ ਓਦਾਂ ਤੇ ਤੇਰੇ ਵਾਲ ਵਧੀਆ ਬਹੁਤ ਨੇ ਠੀਕ ਹੈ ਕਿ ਇੰਨੀ ਜਿਹੜੀ ਜ਼ਰੂਰਤ ਹੈਗੀ ਹੈ ਤੂੰ ਸਗੋਂ ਅੱਗੇ care ਬਹੁਤ ਕਰਦੀ ਹੈਗੀ ਹੈ ਹਨਾ ਹੁਣ ਤਾਂ ਤੂੰ ਵੈਸੇ ਹੀ ਹੋਰ possessive ਹੋ ਜਾਣਾ ਹੈ ਹਾਂ ਹੋਰ ਦੱਸ ਹੋਰ ਕੀ ਕਰਦੀ ਹੁੰਦੀ ਆਂ ਅੱਛਾ shampoo ਕਿਹੜਾ use ਕਰਦੀ ਆਂ ਅੱਛਾ ਸੈਂਪੂ ਕਿਹੜਾ use ਕਰਦੀ ਹੈ ਹਮ ਹਮ ਹਮ

ਹਾਂ ਤੇ ਜਿਵੇਂ ਕਿ ਸ਼ਿਕਾਕਾਈ ਦੀਆਂ ਫ਼ਲੀਆਂ ਸੁਣੀਆਂ ਨਾ ਆਮਲਾ ਦੀਆਂ ਉਹਨਾਂ ਨੂੰ ਮਹਿੰਦੀ ਦੇ ਵਿੱਚ ਜਿਹੜੀ ਹਰੀ ਮਹਿੰਦੀ ਹੁੰਦੀ ਆ ਨਾ ਉਹਦੇ ਵਿੱਚ ਭਿਗੋ ਕੇ ਨਾ ਤੇ ਉਹਨਾਂ ਨੂੰ ਨਾ ਰੱਖ ਦੇਣਾ ਆਂ, ਉਹ ਤੇ ਫਿਰ ਨਾ ਉਹਨੂੰ ਲੋਹੇ ਵਾਲੀ ਜਿਹੜੀ ਕੜਾਹੀ ਹੁੰਦੀ ਹੈ ਜਾਂ ਲੋਹੇ ਦਾ ਭਾਂਡਾ ਲੈ ਕੇ ਉਹਦੇ ਵਿੱਚ ਦੋ ਦਿਨ ਲਈ ਭਿਗੋ ਦੇਣਾ ਆਂ, ਫਿਰ ਜਿਹੜੀਆਂ ਆਮਲੇ ਦੀਆਂ ਫ਼ਲੀਆਂ ਹੁੰਦੀਆਂ ਨੇ, ਉਹਨਾਂ ਦਾ ਪਾਣੀ ਮਤਲਬ ਕਿ ਉਹ ਆਮਲੇ ਦੀਆਂ ਜਾਂ ਆਮਲਾ powder ਮਿਲਦਾ ਹੈਗਾ ਹੈ ਠੀਕ ਹੈ। ਉਹ ਪਾ ਕੇ ਤੇ ਉਹਨੂੰ ਨਾ ਮਹਿੰਦੀ ਨੂੰ dip ਕਰ ਦੇਣਾ ਆਂ ਠੀਕ ਹੈ ਦੋ ਦਿਨ ਲਈ ਫਿਰ ਉਹ ਚੰਗੀ ਤਰ੍ਹਾਂ ਤੈਨੂੰ ਪਤਾ ਹਰੀ ਮਹਿੰਦੀ ਜਿਹੜੀ ਹੁੰਦੀ ਹੈ ਨਾ ਉਹ ਕਾਲੀ ਹੋ ਜਾਂਦੀ ਆ ਫਿਰ ਉਹਨੂੰ ਵੀ ਵਾਲਾਂ ਦੇ ਵਿੱਚ ਲਾਓ ਨਾ ਤੇ ਉਹਦੇ ਨਾਲ ਵੀ ਵਾਲਾਂ ਵਿੱਚ ਬਹੁਤ shining ਆਉਂਦੀ ਹੈ।

ਹਮ ਤੇ ਜੇ ਆਪਾਂ ਅੰਡਾ ਵਗ਼ੈਰਾ ਪਾਉਂਦੇ ਹਾਂ ਉਹਦੇ ਨਾਲ ਤੈਨੂੰ ਪਤਾ ਹੀ ਹੈ ਕਿ ਵਾਲਾਂ ਦੇ ਵਿੱਚ shining ਆ ਜਾਂਦੀ ਆ ਹਨਾ ਵਾਲ silky ਜਿਹੇ ਲੱਗਦੇ ਆ। ਹਾਂ ਤੇ ਜੇ ਮਾਨਸੀ ਤੇਰੇ ਵਾਲਾਂ ਵਿੱਚ ਜਿੱਦਾਂ ਖਾਰਸ ਹੁੰਦੀ ਆ ਹਨਾ ਖਾਜ ਹੁੰਦੀ ਹੈ ਤੇ ਤੂੰ ਪਤਾ ਕੀ ਕਰਿਆ ਕਰ, ਤੇਲ ਹੁੰਦਾ ਨਾ ਸਰੋਂ ਦਾ ਹਨਾ ਉਹਦੇ ਵਿੱਚ ਨਾ ਨਿੰਬੂ ਦੀਆਂ ਦੋ ਚਾਰ ਬੂੰਦਾਂ ਪਾ ਕੇ ਨਾ ਉਹ ਲਗਾਇਆ ਕਰ ਵਾਲਾਂ ਨੂੰ। ਉਹ ਵੀ ਬਹੁਤ ਮਤਲਬ ਕਿ ਬਹੁਤ ਹਾਂਜੀ

ਹਮ ਹਮ ਹਮ ਠੀਕ ਹੈ ਕੋਈ ਗੱਲ ਨੀ, ਯਾਰ ਮੈਂ ਤੇ ਨਾ ਮੈਂ ਤੈਨੂੰ ਸੱਚੀ ਦੱਸਾਂ ਮੈਂ ਤੇ ਕੋਈ ਸੈਂਪੂ ਲਗਾਉਂਦੀ ਨੀ ਹੈਗੀ ਠੀਕ ਹੈ ਤੇ ਮੈਂ ਤਾਂ ਮਤਲਬ ਕਿ weak ਦੇ ਵਿੱਚ ਦੋ ਵਾਰੀ ਸਿਰ ਧੋਣਾ ਆਂ ਠੀਕ ਹੈ ਤੇ ਮੈਂ ਸ਼ੋਕਰਾ ਸਾਬਣ ਆਉਂਦਾ ਹੈ ਜਿਹੜਾ ਦੇਸ਼ੀ ਸਾਬਣ ਨੀ ਚੱਲਦਾ ਹੈਗਾ ਹਨਾ, ਉਹਦੇ ਨਾਲ head wash ਕਰਦੀ ਹਾਂ ਤੇ ਜਿਹੜਾ oil ਲਾਉਂਦੀ ਹਾਂ ਉਹ ਵੀ ਤੈਨੂੰ ਪਤਾ ਮੈਂ ਮੈਨੂੰ ਬਾਹਰ ਦੇ ਵਾਲੇ ਤੇਲ ਲਾਉਣੇ ਪਸੰਦ ਨੀ ਹੈਗੇ ਇਸ ਲਈ ਮੈਂ ਸਰਸੋਂ ਦਾ ਤੇਲ ਹੀ ਲਗਾਉਂਦੀ ਹੈਗੀ ਹਾਂ ਕਿਉਂਕਿ ਮੇਰੇ ਦਾਦੀ ਜੀ ਨੇ ਸ਼ੁਰੂ ਤੋਂ ਮੇਰੇ ਉਹੀ ਲਗਾਇਆ ਸਿਰ ਦੇ ਵਿੱਚ ਤੇ ਮੈਨੂੰ ਉਹੀ ਬਹੁਤ ਵਧੀਆ ਲੱਗਦਾ ਹੈ ਤੇ ਤੈਨੂੰ ਪਤਾ ਉਹਦੇ ਨਾਲ ਨਾ ਕੁਛ ਹੁੰਦਾ ਵੀ ਨੀ ਹੈ ਕੋਈ side effect ਨੀ ਹੁੰਦੇ ਤੇ ਅੱਜ ਤੱਕ ਤੈਨੂੰ ਪਤਾ ਹੀ ਹੈ ਮੇਰੇ ਵੀ ਵਾਲ ਜਿਹੜੇ ਆ ਉਹ ਸਹੀ ਨੇ ਬਸ ਇਹ ਨੇ ਕਿ ਹੁਣ ਥੋੜ੍ਹੇ ਝੜਨਾ ਸ਼ੁਰੂ ਹੋ ਗਏ ਨੇ, ਹੋਰ ਕੁੱਝ ਗੱਲ ਨਹੀਂ ਹੈ। ਕਿਉਂਕਿ ਮੈਂ ਹੁਣ care ਨੀ ਕਰਦੀ ਜਦੋਂ ਛੋਟੇ ਹੁੰਦੇ ਸੀਗੇ ਦਾਦੀ ਗੁੱਤ ਗੁੰਨ ਕੇ ਰੱਖਦੇ ਸੀਗੇ ਹਨਾ ਹੁਣ ਤੈਨੂੰ ਪਤਾ ਹੀ ਆ ਕਦੇ ਪੋਨੀ ਕਰ ਲਈ, ਕਦੇ ਜੂੜਾ ਕਰ ਲਿਆ ਬਸ ਆਹੀ ਕੁਛ ਹੈ।

ਯਾਰ ਕਈਆਂ ਨੂੰ ਨਾ ਜਿਹੜੇ ਆਪਾਂ ਜਿਹੜੇ ਇਹ ਚੀਜ਼ਾ ਵਗ਼ੈਰਾ use ਕਰਦੇ ਹਾਂ ਨਾ ਤੇ ਇਹਦੇ ਵਿੱਚ ਕਈ chemical ਜਿਹੜੇ ਤੈਨੂੰ ਪਤਾ ਹੀ ਆ ਕਿ use ਹੋਏ ਹੁੰਦੇ ਆ ਹਨਾ। ਉਹ ਸਾਡੀ skin ਨੂੰ ਜਿਹੜੇ ਹੈਗੇ ਆ ਉਹ suit ਨਹੀਂ ਕਰਦੇ ਕਈਆਂ ਦੇ skin ਜਿਹੜੀ ਹੁੰਦੀ ਆ ਨਾ ਬੜੀ sensitive ਹੁੰਦੀ ਹੈਗੀ ਹੈ ਹਨਾ ਜਾਂ ਕਈਆਂ ਨੂੰ ਨਾ ਕੋਈ chemical ਜਿਹੜਾ ਆ body ਤੇ ਨਹੀਂ suit ਕਰਦਾ ਹੈਗਾ ਤੇ ਉਸ ਵਜ੍ਹਾ ਕਾਰਨ ਜਿਹੜੇ ਹੁੰਦੇ ਹੈਗੇ ਆ ਨਾ ਤੇ ਉਹ ਫਿਰ, ਉਹ ਕਰ ਜਾਂਦਾ ਆ ਉਹਨਾਂ ਨਾਲ ਉਹਨਾਂ ਨੂੰ allergy ਹੋ ਜਾਂਦੀ ਹੈ side effect ਹੋ ਜਾਂਦੇ ਆ ਜਿੱਦਾਂ ਨਾ ਤੇ ਉਹਨਾਂ ਲਈ ਮੈਂ ਤੈਨੂੰ ਦੱਸਦੀ ਹਾਂ ਕਿ ਜਿਵੇਂ ਉਹਨਾਂ ਨੂੰ colour ਮਹਿੰਦੀ ਵਗ਼ੈਰਾ ਨੀ ਨਾ suit ਕਰਦੀ ਉਹਨਾਂ ਨੂੰ ਆਮਲਾ powder ਉਹਨਾਂ ਨੂੰ ਕਹੋ, ਕਿ ਆਮਲਾ powder ਲੈ ਕੇ ਜਾਂ ਸੁੱਕੇ ਆਮਲੇ ਮਿਲ ਜਾਂਦੇ ਨੇ ਠੀਕ ਹੈ ਉਹਨਾਂ ਉਹਨਾਂ ਦਾ ਜਿਹੜਾ ਪਾਣੀ ਹੁੰਦਾ ਹੈਗਾ ਹੈ ਹਨਾ, ਉਹ ਆਮਲਾ powder ਦੇ ਵਿੱਚ ਪਾ ਕੇ ਉਹ ਲਗਾਇਆ ਕਰਨ ਉਹਦੇ ਨਾਲ ਵੀ ਜਿਹੜੇ ਹੈਗੇ ਆ ਵਾਲ ਕਾਫ਼ੀ ਸੋਹਣੇ ਹੋ ਜਾਂਦੇ ਆ, ਹਮ ਤੇ ਬਾਕੀ ਮਾਨਸੀ ਬੇਸ਼ਕ ਤੂੰ ਵਿਆਹ party 'ਚ ਜਾ ਰਹੀ ਹੈ ਪਰ ਮੈਂ ਤੈਨੂੰ ਇੱਕੋ ਹੀ ਸਲਾਹ ਦੇਵਾਂਗੀ ਕਿ ਤੂੰ ਨਾ hairstyle ਅਗਰ ਕਰਵਾਉਣਾ ਵੀ ਹੋਊਗਾ ਕੋਈ simple ਸਾਂਪਲ ਜਿਹਾ ਕਰਵਾਈ ਤੇ ਜਿਹਦੇ ਨਾਲ ਕਿ machine ਦਾ use ਨਾ ਹੋਵੇ। ਤੈਨੂੰ ਪਤਾ ਹੀ ਹੈ ਐਵੇਂ ਵਾਲ ਬਾਅਦ ਵਿੱਚ ਖ਼ਰਾਬ ਹੋ ਜਾਂਦੇ ਨੇ।

ਉਹਦੇ ਨਾਲ ਪਤਾ ਕੀ ਹੁੰਦਾ, ਅੱਗੋਂ ਅੱਗੋਂ ਵਾਲ ਬਹੁਤ ਝੜਦੇ ਨੇ ਬਹੁਤ ਟੁੱਟਦੇ ਨੇ ਵਾਲ ਵਾਲਾਂ ਨੂੰ ਜਿੰਨਾ ਹੋ ਸਕੇ ਨਾ ਤੇ ਉਹਨਾਂ ਨੂੰ relaxatio~ ਅਹ relaxation 'ਚ ਰਹਿਣ ਦੇਣਾ ਚਾਹੀਦਾ ਜਿਵੇਂ ਕਿ ਖੁੱਲੇ ਛੱਡਣੇ ਹਨਾ ਤੇ ਹਾਂ

ਹਮ ਹਮ ਇਹ ਤੇ ਗੱਲ ਹੈਗੀ ਹੈ ਯਾਰ। ਜੀ ਬਿਲਕੁਲ ਯਾਰ ਬਿਲਕੁਲ ਬਿਲਕੁਲ ਹਮ ਹਾਂ ਯਾਰ ਓਦਾਂ ਤਾਂ ਤੂੰ ਮਤਲਬ ਕਿ ਆਪਣਾ ਬਹੁਤ ਧਿਆਨ ਰੱਖਦੀ ਹੈ ਹਨਾ ਵੈਸੇ ਤਾਂ ਹਮ ਹਾਂ ਯਾਰ ਇਹ ਤੇ ਗੱਲ ਹੈਗੀ ਹੈ ਪਰ ਆਪਣੀ care ਜਿਹੜੀ ਹੈਗੀ ਹੈ ਉਹ ਸਭ ਤੋਂ ਜ਼ਰੂਰੀ ਹੈ ਹਨਾ ਖ਼ਾਸ ਕਰਕੇ body ਦੀ ਸਰੀ~ ਉਹਦੀ ਕੀ ਕਹਿੰਦੇ ਆ body ਦੀ hairs ਦੀ ਹਨਾ।

ਨਾ ਯਾਰ ਬਿਲਕੁਲ ਵੀ ਨੀ ਤੈਨੂੰ ਪਤਾ ਮੈਨੂੰ ਆਹ ਸਭ ਚੀਜ਼ਾਂ ਪਸੰਦ ਹੀ ਨੀ ਹੈਗੀਆਂ।

ਮੈਂ ਤੇ ਤੈਨੂੰ ਪਤਾ ਹੈ ਕਿ ਅੱਜ ਤੱਕ ਮੈਂ ਨਾ straight ਕਰਵਾਏ ਆ ਨਾ rebonding ਵਗ਼ੈਰਾ ਕਰਨ ਬਾਰੇ ਸੋਚਿਆ ਹੈ ਕਿਉਂਕਿ ਮੈਨੂੰ ਚੰਗੇ ਨੀ ਲੱਗਦੇ ਆਹ ਸਭ ਚੀਜ਼ਾਂ ਤੈਨੂੰ ਪਤਾ ਹੀ ਆ ਕਿ ਆਪਣੇ ਜੋ natural ਵਾਲ ਹੈ ਨਾ ਉਹਨਾਂ ਦੀ grace ਹੀ ਅਲੱਗ ਹੈਗੀ ਆ ਹਨਾ।

ਹਮ ਹਮ ਹਮ ਨਹੀਂ ਕਰਨੇ ਚਾਹੀਦੇ ਕਈ ਤੇ ਮਾਨਸੀ ਇਹ ਇੱਕ ਨਾ ਜਿਹੜੇ dryer use ਕਰਦੇ ਆ ਨਾ ਲੋਕੀ hair dryer ਤੂੰ ਕਰਦੀ ਹੈ?

ਪਰ ਉਹਦੇ ਨਾਲ ਜੜ੍ਹਾਂ ਬਹੁਤ ਕਮਜ਼ੋਰ ਹੁੰਦੀਆਂ ਹੈ ਵਾਲਾਂ ਦੀਆਂ ਵਾਲ ਪਤਲੇ ਪੈ ਜਾਂਦੇ ਆ ਹਮ

ਹਾਂ ਯਾਰ ਉਹ ਤੇ ਲਾਉਣੀ ਨੀ ਚਾਹੀਦੀ ਹੈਗੀ ਪਰ ਮੁੰਡੇ ਅੱਜ ਕੱਲ੍ਹ ਤੈਨੂੰ ਪਤਾ ਬਹੁਤ trend 'ਚ ਆ ਕਿ ਉਹ gel ਵਗ਼ੈਰਾ ਲਗਾਉਂਦੇ ਨੇ। ਹਮ ਇਹ ਲਾਉਣੀਆਂ ਨੀ ਚਾਹੀਦੀਆਂ ਵੈਸੇ ਹਨਾ। ਹਾਂ ਯਾਰ ਵਧੀਆ ਆ ਠੀਕ ਠਾਕ ਆ ਤੂੰ ਦੱਸ। ਮੈਂ ਯਾਰ ਕੁੱਝ ਨੀ ਤੈਨੂੰ ਪਤਾ ਹੀ ਹੈ ਮੈਂ simple ਅੱਗੋਂ ਕਰ ਲਵਾਂਗੀ ਹਨਾ ਪਿੱਛੋਂ ਵਾਲ ਖੁੱਲੇ ਛੱਡ ਲਵਾਂਗੀ ਇਸ ਤੋਂ ਇਲਾਵਾ ਕੁੱਝ ਹੋਰ ਸੋਚਿਆ ਨੀ ਹੈਗਾ।

ਹਮ ਕੋਈ ਗੱਲ ਨੀ ਹੋਰ ਤੂੰ ਦੱਸ ਮੈਨੂੰ ਕਿੱਦਾਂ ਕੀ ਕਰਨਾ ਫਿਰ ਅੱਗੇ। ਮਾਨਸੀ ਤੂੰ ਕਹਿੰਦੀ ਸੀਗੀ ਮੇਰੇ college admission ਲੈਣੀ ਹੈਗੀ ਤੂੰ cosmetology ਦਾ ਜਿਹੜਾ ਆ ਇਹੀ parlour ਦਾ ਜਿਹੜਾ ਚੱਲਿਆ ਤੂੰ ਲੈਣੀ ਹੈ admission ਇੱਥੇ ਹਮ ਤੈਨੂੰ ਤੈਨੂੰ interest ਹੈਗਾ ਆ ਇਹ 'ਚ cosmetology 'ਚ

ਹਮ ਹਮ ਚੱਲ ਕੋਈ ਨੀ ਲੈਣੀ ਹੋਏਗੀ ਨਾ ਤੇ, ਦੱਸ ਦੇਈ ਕਿਉਂਕਿ ਸਾਡੇ ਨਾ college ਦੇ ਵਿੱਚ ਇਹ ਇਹ ਮਤਲਬ ਕਿ ਆ ਚੁੱਕਿਆ ਆ ਕੀ ਕਹਿੰਦੇ ਵੀ course ਜਿਹੜਾ ਆ ਹੁਣ ਹੈਗਾ ਪਹਿਲਾਂ ਤਾਂ ਹੈ ਨੀ ਸੀਗੀ ਪਹਿਲਾਂ ਇਕੱਲੀ fashion designing ਸੀਗੀ ਹੁਣ ਨਾ ਕਾਫ਼ੀ ਬੱਚੇ ਜਿਹੜੇ ਹੈਗੇ ਆ ਉਹ ਕਰ ਰਹੇ ਆ।

ਤੇ ਜੇ ਤੂੰ ਮਤਲਬ ਕਿ ਉਹਦਾ ਲੈਣਾ ਚਾਹੁੰਦੀ ਹੈ ਨਾ ਜੇ ਤੂੰ hairs ਦਾ ਹੀ ਸਿੱਖਣਾ ਹੈ ਅਗਰ college ਨਹੀਂ ਤੂੰ ਆਉਣਾ ਚਾਹੁੰਦੀ ਹੈਗੀ ਠੀਕ ਹੈ ਫਿਰ ਤੂੰ ਕਿਤੇ ਨਾ saloon ਤੇ ਦੇਖ ਲੈ ਠੀਕ ਹੈ ਕਾਫ਼ੀ ਸਾਰੇ hair ਦੇ ਜਿਹੜੇ ਹੈਗੇ ਹੈ ਹਨਾ ਡੇਜੀ ਵਾਲੇ ਨੇ, ਫਿਰ ਹੋਰ ਸਨਸਲਿਕ ਵਾਲੇ ਵੀ ਨੇ ਜਿਹੜੇ ਹੂਰ ਵਾਲੇ ਨੇ ਠੀਕ ਹੈ ਕਿਤੇ ਨਾ ਕਿਤੇ ਜਾ ਕੇ ਨਾ ਤੇ ਆਪਣਾ trial ਜਿਹੜਾ ਹੈ ਤੈਨੂੰ ਥੋੜ੍ਹਾ ਬਹੁਤ ਤੇ ਆਉਂਦਾ ਹੋਊਗਾ ਨਾ cutting ਦਾ ਹਮ ਤੇ ਜਾ ਕੇ ਨਾ ਤੇ ਆਪਣਾ demo ਦੇ ਆਈਂ ਠੀਕ ਹੈ ਤੇ ਮੇਰੀ cousin ਵਗ਼ੈਰਾ ਲੱਗੇ ਹੋਏ ਨੇ ਇੱਕ ਦੋ parlour 'ਚ ਤੇ ਮੈਂ ਤੈਨੂੰ ਦੱਸ ਦਿਆਂਗੀ ਤੇ ਤੂੰ ਉੱਥੇ ਜਾ ਕੇ ਤੇ ਆਪਣਾ trial ਜ਼ਰੂਰ ਕਰੇ ਆਈ ਠੀਕ ਹੈ। ਜੇ ਤੂੰ hair master ਦਾ ਕਰਨਾ ਚਾਹੁੰਦੀ ਹੈ ਤਾਂ ਹਮ ਹਮ ਕੋਈ ਗੱਲ ਨੀ ਹੋਰ ਦੱਸ, ਹੋਰ ਆਂਟੀ ਹੋਣੀ ਠੀਕ ਠਾਕ ਨੇ। ਕੁੱਝ ਨੀ ਯਾਰ ਬਸ ਏਦਾਂ ਹੀ ਆ ਕੁਛ ਸਮਝ ਨੀ ਆਉਂਦਾ ਹੈਗਾ ਕਿ ਕੀ ਕਰਾਂ ਕੀ ਨਹੀਂ ਹਾਲੇ ਤੇ ਫਿਲਹਾਲ ਘਰ ਬੈਠੀ ਹੋਈ ਹਾਂ ਹਮ ਹਮ ਕੋਈ ਨਾ ਯਾਰ ਕਰਨਾ ਹੈਗਾ ਮੈਂ ਸੋਚਦੀ ਪਈ ਹਾਂ ਅੱਗੇ computer ਦਾ ਸਿੱਖ ਲਵਾਂ ਕੁੱਝ basic ਤੇ ਚੱਲ ਆਉਂਦਾ ਹੀ ਆਉਂਦਾ ਹੈਗਾ ਹਨਾ, ਥੋੜ੍ਹੀ ਬਹੁਤ ਅੱਛਾ ਪਹਿਲੇ ਵੀ ਕੀਤੀ ਹੋਈ ਆ ਤੇ resume ਦੇਣ ਜਾਣਾ ਆਂ। ਤੇ ਕਰੂੰਗੀ ਅੱਗੇ try ਕੁਛ ਕਰਨ ਦਾ ਤੇ ਨਾਲ ਨਾਲ study ਕਰਨੀ ਹੈ graduation ਕਰਨੀ ਹੈ ਮੈਂ ਹਮ ਕੋਈ ਕਹਿੰਦਾ ਹੈ BCA ਕਰ ਲੈ ਕੋਈ ਕਹਿੰਦਾ BA ਕਰ ਲਾ ਸਮਝ ਤੇ ਆਉਂਦੀ ਨੀ ਵੀ ਮੈਂ ਜਿਹੜਾ ਮੇਰਾ ਮਨ ਮਨ ਬਣਿਆ ਹੋਇਆ ਨਾ ਉਹ ਤੇ BA ਦਾ ਬਣਿਆ ਤੈਨੂੰ ਪਤਾ ਹੀ ਹੈ ਕਿ ਸ਼ੁਰੂ ਤੋਂ ਮੈਨੂੰ history ਦਾ ਬਹੁਤ, Interest ਹੈ history home science ਤੇ ਪੰਜਾਬੀ ਦੇ ਵਿੱਚ ਹਨਾ ਤੇ ਮੇਰਾ ਮਨ ਤੇ ਉਹ ਜਿਹੜਾ ਉਹੀ ਕਰਦਾ ਆ ਹਮ ਤੂੰ ਮਾਨਸੀ BA ਕਰ ਲਈ ਦੀ ਆ ਨਾ? ਠੀਕ ਹੈ ਤੂੰ ਤੇ ਠੀਕ ਹੈ ਯਾਰ free ਹੋ ਚੁੱਕੀ ਹੈ ਹੁਣ ਅੱਗੇ ਅੱਗੇ ਤੇਰਾ ਮਨ ਕੀ ਕਰਦਾ ਹੈ ਕਿ ਮੈਂ ਇਹ ਕਰ ਲਵਾਂ। ਹਮ parlour ਪੂਰਲਰ ਦਾ ਕੰਮ ਤੈਨੂੰ ਪਤਾ ਹੀ ਹੈ ਹੁਣ ਕਾਫ਼ੀ ਗਾਂਹ ਤੱਕ ਹੈਗਾ ਵੈਸੇ ਤਾਂ ਜੇ ਤੂੰ ਸੋਚ ਰਹੀ ਹੈ ਤੇ ਵਧੀਆ ਹਮ ਤੇਰੀ ਦੀਦੀ ਨੇ ਵੀ ਕੀਤਾ ਹੋਇਆ ਨਾ fashion designing ਕੀਤੀ ਹੈ ਕਿ parlour ਦਾ ਕੀਤਾ ਅੱਛਾ ਅੱਛਾ ਠੀਕ ਨੇ ਯਾਰ ਉਹ ਵੀ ਆਪਣੀ line ਤੇ ਹਨਾ। ਹਾਂ ਹਾਂ ਠੀਕ ਹੈ ਠੀਕ ਹੈ ਕੋਈ ਗੱਲ ਨੀ ਮਾਨਸੀ ਆਈ ਫਿਰ ਘਰ ਕਦੇ ਲਾਈਂ ਚੱਕਰ।

ਹਾਂਜੀ ਸਤਿ ਸ੍ਰੀ ਅਕਾਲ, ਹੋਰ ਕਿੱਦਾਂ ਤੁਸੀਂ? ਮੈਂ ਠੀਕ ਹਾਂ, ਤੁਸੀਂ ਆਪਣਾ ਦੱਸੋ। ਹਾਂਜੀ ਮੈਂ ਵੀ ਵਧੀਆ, ਹੋਰ ਕੀ ਕਰ ਰਹੇ? ਬਸ ਕੁਛ ਨੀ ਜੀ, ਘਰੇ ਹੁਣੇ ਆਪਣਾ ਕੰਮ ਕਰ ਰਿਹਾਂ।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

ਫਿਰ ਉਹ ਤੁਹਾਡਾ ਕੰਮ ਕਾਜ ਕਿੱਦਾਂ ਚੱਲ ਰਿਹਾ ਵਾ? ਬਸ ਕੰਮ ਕਾਜ ਚੱਲਦਾ ਹੈ ਸਭ ਬਾਬਾ ਜੀ ਦੀ ਮਿਹਰ ਆ ਹਾਂਜੀ ਹਾਂਜੀ ਉਹ ਗੱਲ ਤਾਂ ਸਹੀ ਤੁਸੀਂ ਕਿੱਥੋਂ belong ਕਰਦੇ ਹੋ? ਮੈਂ belong ਕਰਦਾਂ ਆਂ ਦਿੱਲੀ ਤੋਂ। ਅੱਛਾ ਦਿੱਲੀ ਤੋਂ ਹੋ ਤੁਸੀਂ, ਅੱਛਾ ਅੱਛਾ ਦਿੱਲੀ ਦੇ ਕਿੱਥੋਂ ਕਿੱਥੇ job ਕਰਦੇ ਹੋ ਜਾਂ business ਜਾਂ ਨਹੀਂ ਮੈਂ job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

ਅੱਛਾ ਅੱਛਾ job ਕਰਦੇ ਹੋ ਹਮ ਕਿਸ ਚੀਜ਼ ਦਾ job ਹੈ ਤੁਹਾਡਾ? ਮੇਰਾ ਅਹ ਮੈਂ actually insurance company 'ਚ ਕੰਮ ਕਰਦਾ ਹੈ ਤੇ ਉਹ insurance company ਦੇ ਉੱਪਰ customer service head ਕਰਦਾ। ਅੱਛਾ ਤੇ ਮਨੇ ਕਿੰਨੇ ਚਿਰ ਤੋਂ ਕਰ ਰਹੇ ਹੋ ਤੁਸੀਂ? ਮੇਰਾ total experience ਇਹ ਹੁਣ ਬਾਰਾਂ ਤੇਰਾਂ ਸਾਲ ਹੋ ਗਿਆ।

ਹਮ ਨਹੀਂ ਵਧੀਆ ਹੈ ਫਿਰ ਤਾਂ ਤੁਹਾਨੂੰ ਬਹੁਤ ਅੱਛਾ experience ਹੋਣਾ ਇਸ field ਦਾ।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

ਅੱਛਾ ਜੀ ਮੈਂ ਤੇ corporate 'ਚ ਕੰਮ ਕਰਦੀ ਹਾਂ ਸ਼ਾਦੀ dot com company ਤੇ, ਅੱਛਾ ਉਹ matrimonial ਵਾਲੇ 'ਚ ਤੁਸੀ job

ਅੱਛਾ ਤੇ ਇਹ ਕੀ ਕੀ job profile ਹੁੰਦੀ ਹੈ ਤੇ ਕੀ ਕਰਦੇ ਹੋ ਤੁਸੀਂ? ਮਤਲਬ ਅਹ ਜਿੱਦਾਂ ਵੀ ਰਹਿੰਦਾ ਵਾ online ਦਾ business ਮਨੇ online ਜਿੰਨੇ ਵੀ ID ਵਗ਼ੈਰਾ create ਹੁੰਦੀ ਆ ਉਹ 'ਚ ਕਿੰਨਾ ਤੁਸੀਂ ਆਪਣੇੇ customer ਚੋਂ ਅਗਰ ਕੋਈ inquiry ਜਾਂ ਕਿਸੇ ਚੀਜ਼ ਦੀ confusion ਆਂ, ਉਹਦੇ ਨਾਲ deal ਕਰਨਾ, ਉਹਨਾਂ ਨੂੰ ਉਸ ਚੀਜ਼ ਦੇ ਬਾਰੇ brief ਕਰਨਾ explain ਕਰਨਾ ਇਹੀ ਸਭ ਆ, ਹਾਲੇ ਤਾਂ ਜਿੱਦਾਂ ਅਗਰ ਵੇਖਿਆ ਜਾਏ ਤੇ ਮੈਂ ਜਿੱਦਾਂ ਬੰਗਾਲ ਤੇ ਰਹਿੰਦੀ ਹਾਂ ਤੇ ਇੱਥੇ ਤੇ jobs ਦੀ ਬਹੁਤ ਹੀ problem ਆ।

ਹਾਂਜੀ ਤੇ ਇੱਥੇ ਇੱਥੇ ਬਹੁਤ struggle ਕਰਨਾ ਪੈਂਦਾ ਵਾ, ਕਿਸੇ ਵੀ ਚੀਜ਼ ਦੇ ਲਈ ਕੰਮ ਕਰਨਾ an all ਕਿਉਂਕਿ ਇੱਥੇ jobs ਨੀ ਆ, ਅੱਛਾ ਜੀ ਤੇ ਤੁਹਾਡਾ qualification ਕੀ ਆ?

Masters complete ਕੀਤਾ ਹੋਇਆ ਔਰ ਤੁਸੀਂ corporate 'ਚ ਕੰਮ ਕਰ ਰਹੇ ਹੋ।

ਕੀ ਨਾਂ ਹੈ ਤੁਹਾਡਾ?

ਅੱਛਾ ਅੱਛਾ ਹਾਂ nice ਰਮਨ ਅਮਨ okay ਅੱਛਾ ਅੱਛਾ ਹੋਰ ਘਰੇ ਦੱਸੋ ਤੁਹਾਡੇ ਮਨੇ ਤੁਹਾਡੀ family ਕਿੱਦਾਂ ਹੈ, ਕੋਈ ਮਨੇ ਕਿਸੇ ਦਾ business ਹੈ ਜਾਂ ਸਭ job field ਤੇ ਹੀ ਆ ਸਭ ਕੋਈ। ਨਹੀਂ ਪਾਪਾ ਮੇਰੇ business field ਦੇ ਆ। ਆ, ਮੈਂ ਮੇਰੇ sister ਦੋਵੇਂ job ਤੇ ਹੀ ਹਾਂ, ਮੰਮੀ ਹਾਈ~ housewife ਹੈ। ਅੱਛਾ ਅੱਛਾ ਤੇ ਤੁਹਾਨੂੰ ਫਿਰ ਕੀ ਲੱਗਦਾ better ਕੀ ਹੈ job ਜਾਂ business ਨਹੀਂ ਦੇਖੋ business ਆਪਣਾ ਹੁੰਦਾ ਹੈ, Job ਤੁਹਾਨੂੰ ਤੁਸੀਂ ਆਪਣੇ ਹਿਸਾਬ ਨਾਲ decision ਲੈ ਨੀ ਸਕਦੇ।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

ਤੇ ਕਦੇ ਕਦੇ ਉਹ ਸਭ decision independently ਲੈ ਸਕਦੇ ਹਾਂ ਖੁੱਦ ਔਰ ਅਗਰ profit ਹੋਇਆ ਤਾਂ ਵੀ ਤੁਹਾਡਾ loss ਹੋਇਆ ਤਾਂ ਵੀ ਤੁਹਾਡਾ। ਹਾਂਜੀ ਉਹ ਤਾਂ ਤੁਸੀਂ ਸਹੀ ਬੋਲਿਆ।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

ਚੰਗੀ profile 'ਚ ਅਗਰ ਪਹੁੰਚ ਜਾਊਗਾ, Initially ਜਿੱਦਾਂ ਅੱਪਾ ਵੇਖਿਆ ਜਾਏ ਤਾਂ ਹਾਲੇ jobs ਦੀ ਬਹੁਤ ਬੁਰੀ condition ਆਂ market ਵਿੱਚ economic ਦੀ ਇੰਨਾ ਹੀ ਅਹ ਮਾੜੀ condition ਚੱਲ ਰਹੀ ਹੈ ਕਿ ਮਤਲਬ already ਕਾਫ਼ੀ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 Hello

ਕਿਉਂਕਿ job ਜਿਹੜੀ ਹੈਗੀ ਆ ਨਾ ਉਹ easily ਮਿਲਦੀ ਆ, ਕਿ ਚੰਗੇ college ਤੋਂ ਪੜ੍ਹਾਈ ਲਿਖਾਈ ਕਰਦੇ ਹਾਂ,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

ਤੇ top companies ਵੀ ਆਉਂਦੀ ਆ ਉੱਥੇ hiring ਵਾਸਤੇ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

ਫਿਰ ਤੁਹਾਨੂੰ ਤੁਹਾਡੀ job 'ਚ ਉਸ ਤਰ੍ਹਾਂ ਦੀ ਮਾਨਤਾ ਦਓ, ਹਮ ਇਹ ਗੱਲ ਤਾਂ ਸਹੀ ਬੋਲੀ ਤੁਸੀਂ। ਤੇ job 'ਚ ਨਾ ਇਹ ਜਿਹਾ ਨੀ ਹੈ ਕਿ ਹੁਣ ਤ~ ਤੁਸੀਂ ਜਿੱਦਾਂ ਬੋਲਿਆ ਕਿ ਤੁਸੀਂ ਬੰਗਾਲ 'ਚ ਰਹਿੰਦੇ ਹੋ, ਤੇ job ਦੀ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

ਨਹੀਂ definitely ਤੁਸੀਂ ਗੱਲ ਸਹੀ ਬੋਲੀ ਹੈਗੀ ਹੈ jobs but ਬੰਗਾਲ ਦੀ situation ਇਸ ਲਈ ਕੰਮ~ ਅਹ ਖ਼ਰਾਬ ਆ because ਇੱਥੇ ਜਿੰਨੀ companies ਆ, ਉਹਦੇ ਤੋਂ ਜ਼ਿਆਦਾ working employees ਆ, unemployed persons ਆ ਠੀਕ ਹੈ, ਤੇ ਅਹ first status ਹੈ ਕਿ ਇੱਥੇ salary ਉਹ ਜਿਹਾ package ਨਹੀਂ ਮਿਲਦਾ ਵਾ ਠੀਕ ਹੈ ਔਰ ਇੱਥੇ ਬੇੰਗਾਲਿਸ ਅਹ ਬੰਗਾਲ ਤੇ preference ਸਭ ਤੋਂ ਜ਼ਿਆਦਾ ਦਿੰਦੇ ਆ government sectors ਨੂੰ,